ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ ਇਨ੍ਹੀਂ ਦਿਨੀਂ ਬਹੁਤ ਸਾਰੇ ਥਾਵਾਂ ਤੇ ਚੰਗੀ ਬਰਸਾਤ ਦੀਆਂ ਖਬਰਾਂ ਆ ਰਹੀਆਂ ਹਨ ਕਿਤੇਕਿਤੇ ਤੇ ਜ਼ਿਆਦਾ ਬਰਸਾਤ ਹੋਣ ਦੇ ਕਾਰਣ ਚਿੰਤਾ ਦੀ ਵੀ ਖ਼ਬਰ ਆ ਰਹੀ ਹੈ ਅਤੇ ਕੁਝ ਥਾਵਾਂ ਤੇ ਅਜੇ ਵੀ ਲੋਕ ਬਰਸਾਤ ਦੀ ਉਡੀਕ ਕਰ ਰਹੇ ਹਨ ਭਾਰਤ ਦੀ ਵਿਸ਼ਾਲਤਾ ਵਿਭਿੰਨਤਾ ਕਦੇਕਦੇ ਬਰਸਾਤ ਵੀ ਪਸੰਦ ਨਾਪਸੰਦ ਦਾ ਰੂਪ ਦਿਖਾ ਦਿੰਦੀ ਹੈ ਪਰ ਅਸੀਂ ਬਰਸਾਤ ਨੂੰ ਕੀ ਦੋਸ਼ ਦੇਈਏ ਮਨੁੱਖ ਹੀ ਹੈ ਜਿਸ ਨੇ ਕੁਦਰਤ ਨਾਲ ਸੰਘਰਸ਼ ਦਾ ਰਾਹ ਚੁਣ ਲਿਆ ਹੈ ਅਤੇ ਉਸੇ ਦਾ ਨਤੀਜਾ ਹੈ ਕਿ ਕਦੇਕਦੇ ਕੁਦਰਤ ਸਾਡੇ ਨਾਲ ਰੁੱਸ ਜਾਂਦੀ ਹੈ ਅਤੇ ਇਸ ਲਈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈਅਸੀਂ ਕੁਦਰਤ ਪ੍ਰੇਮੀ ਬਣੀਏ ਅਸੀਂ ਕੁਦਰਤ ਦੀ ਰੱਖਿਆ ਕਰੀਏ ਅਸੀਂ ਕੁਦਰਤ ਦੇ ਪੋਸ਼ਕ ਬਣੀਏ ਤਾਂ ਕੁਦਰਤ ਦੀਆਂ ਜੋ ਚੀਜ਼ਾਂ ਹਨ ਉਨ੍ਹਾਂ ਵਿੱਚ ਸੰਤੁਲਨ ਆਪਣੇ ਆਪ ਬਣਿਆ ਰਹਿੰਦਾ ਹੈ

ਪਿਛਲੇ ਦਿਨੀਂ ਸਾਡੇ ਦੇਸ਼ ਦੇ ਪਿਆਰੇ ਕਵੀ ਨੀਰਜ ਜੀ ਸਾਨੂੰ ਛੱਡ ਕੇ ਚਲੇ ਗਏ ਨੀਰਜ ਜੀ ਦੀ ਇੱਕ ਵਿਸ਼ੇਸ਼ਤਾ ਰਹੀ ਸੀ ਆਸ਼ਾ ਭਰੋਸਾ ਪੱਕਾ ਨਿਸ਼ਚਾ ਆਪਣੇ ਆਪ ਤੇ ਵਿਸ਼ਵਾਸ ਸਾਨੂੰ ਹਿੰਦੁਸਤਾਨੀਆਂ ਨੂੰ ਵੀ ਨੀਰਜ ਦੀ ਹਰ ਗੱਲ ਬਹੁਤ ਤਾਕਤ ਦੇ ਸਕਦੀ ਹੈ ਪ੍ਰੇਰਨਾ ਦੇ ਸਕਦੀ ਹੈ ਉਨ੍ਹਾਂ ਨੇ ਲਿਖਿਆ ਸੀ
ਅੰਧਿਯਾਰ ਢਲਕਰ ਹੀ ਰਹੇਗਾ
ਆਂਧੀਯਾਂ ਚਾਹੇ ਉਠਾਓ
ਬਿਜਲੀਆਂ ਚਾਹੇ ਗਿਰਾਓ
ਜਲ ਗਿਆ ਹੈ ਦੀਪ ਤੋ ਅੰਧਿਯਾਰ ਢਲ ਕਰ ਹੀ ਰਹੇਗਾ
ਨੀਰਜ ਜੀ ਨੂੰ ਆਦਰ ਪੂਰਵਕ ਸ਼ਰਧਾਂਜਲੀ ਦਿੰਦਾ ਹਾਂ ਨਮਸਤੇ ਪ੍ਰਧਾਨ ਮੰਤਰੀ ਜੀ ਮੇਰਾ ਨਾਮ ਸੱਤਿਅਮ ਹੈ ਮੈਂ ਇਸ ਸਾਲ ਦੇਲ੍ਹੀ ਯੂਨੀਵਰਸਿਟੀ ਵਿੱਚ 1st ਯੀਅਰ ਵਿੱਚ ਐਡਮਿਸ਼ਨ ਲਿਆ ਹੈ ਸਾਡੇ ਸਕੂਲ ਦੇ ਬੋਰਡ ਐਕਸਾਮ ਦੇ ਸਮੇਂ ਤੁਸੀਂ ਸਾਡੇ ਨਾਲ ਐਕਸਾਮ ਸਟ੍ਰੈਸ ਅਤੇ ਐਡੂਕੇਸ਼ਨ ਦੀ ਗੱਲ ਕੀਤੀ ਸੀ ਮੇਰੇ ਵਰਗੇ ਸਟੂਡੈਂਟਸ ਲਈ ਹੁਣ ਤੁਹਾਡਾ ਕੀ ਸੰਦੇਸ਼ ਹੈ

ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕੋਈ ਵੀ ਚੰਗੀ ਘਟਨਾ ਮੇਰੇ ਮਨ ਨੂੰ ਊਰਜਾ ਦਿੰਦੀ ਹੈ ਪ੍ਰੇਰਨਾ ਦਿੰਦੀ ਹੈ ਅਤੇ ਜਦੋਂ ਇਨ੍ਹਾਂ ਨੌਜਵਾਨਾਂ ਦੀ ਕਹਾਣੀ ਤੁਹਾਨੂੰ ਸੁਣਾ ਰਿਹਾਂ ਹਾਂ ਤਾ ਇਸ ਦੇ ਨਾਲ ਮੈਨੂੰ ਨੀਰਜ ਜੀ ਦੀ ਉਹ ਗੱਲ ਯਾਦ ਆਉਂਦੀ ਹੈ ਅਤੇ ਜ਼ਿੰਦਗੀ ਦਾ ਇਹੀ ਤਾਂ ਮਕਸਦ ਹੁੰਦਾ ਹੈ ਨੀਰਜ ਜੀ ਨੇ ਕਿਹਾ ਹੈ
ਗੀਤ ਆਕਾਸ਼ ਕੋ ਧਰਤੀ ਕਾ ਸੁਨਾਨਾ ਹੈ ਮੁਝੇ
ਹਰ ਅੰਧੇਰੇ ਕੋ ਉਜਾਲੇ ਮੇਂ ਬੁਲਾਨਾ ਹੈ ਮੁਝੇ
ਫੂਲ ਕੀ ਗੰਧ ਸੇ ਤਲਵਾਰ ਕੋ ਸਰ ਕਰਨਾ ਹੈ
ਔਰ ਗਾਗਾ ਕੇ ਪਹਾੜੋਂ ਕੋ ਜਗਾਨਾ ਹੈ ਮੁਝੇ

ਆਦਰਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਮੈਂ ਸੰਤੋਸ਼ ਕਾਕੜੇ ਕੋਲਹਾਪੁਰ ਮਹਾਰਾਸ਼ਟਰ ਤੋਂ ਗੱਲ ਕਰ ਰਿਹਾ ਹਾਂ ਪੰਢਰਪੁਰ ਦੀ ਵਾਰੀ ਇਹ ਮਹਾਰਾਸ਼ਟਰ ਦੀ ਪੁਰਾਣੀ ਪਰੰਪਰਾ ਹੈ ਹਰ ਸਾਲ ਇਹ ਬਹੁਤ ਉਤਸ਼ਾਹ ਤੇ ਮਨ ਨਾਲ ਮਨਾਇਆ ਜਾਂਦਾ ਹੈ ਲਗਭਗ 78 ਲੱਖ ਵਾਰਕਰੀ ਇਸ ਵਿੱਚ ਸ਼ਾਮਲ ਹੁੰਦੇ ਹਨ ਇਸ ਅਨੋਖੇ ਆਯੋਜਨ ਦੇ ਬਾਰੇ ਵਿੱਚ ਦੇਸ਼ ਦੀ ਬਾਕੀ ਜਨਤਾ ਨੂੰ ਵੀ ਜਾਣਕਾਰੀ ਹੋਵੇ ਇਸ ਲਈ ਤੁਸੀਂ ਵਾਰੀ ਦੇ ਬਾਰੇ ਹੋਰ ਜਾਣਕਾਰੀ ਦਿਓ
ਸੰਤੋਸ਼ ਜੀ ਤੁਹਾਡੇ ਫੋਨ ਕਾਲ ਦਾ ਬਹੁਤਬਹੁਤ ਧੰਨਵਾਦ

ਸੁਭਾਵਿਕ ਰੂਪ ਨਾਲ ਬ੍ਰਿਟਿਸ਼ ਇਸ ਨਾਲ ਨਾਖੁਸ਼ ਸਨ ਅਤੇ ਕਲੈਕਟਰ ਇਸ ਦੇ ਲਈ ਆਗਿਆ ਦੇਣ ਤੋਂ ਲਗਾਤਾਰ ਮਨ੍ਹਾ ਕਰਦਾ ਰਿਹਾ ਪਰ ਸਰਦਾਰ ਸਾਹਿਬ ਸਰਦਾਰ ਸਾਹਿਬ ਸਨ ਉਹ ਅਟਲ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਭਾਵੇਂ ਉਨ੍ਹਾਂ ਨੂੰ ਅਹੁਦਾ ਤਿਆਗਣਾ ਪਵੇ ਪਰ ਲੋਕਮਾਨਿਆ ਤਿਲਕ ਜੀ ਦਾ ਬੁੱਤ ਬਣ ਕੇ ਰਹੇਗਾ ਅਖੀਰ ਬੁੱਤ ਬਣ ਕੇ ਤਿਆਰ ਹੋਇਆ ਅਤੇ ਸਰਦਾਰ ਸਾਹਿਬ ਨੇ ਕਿਸੇ ਹੋਰ ਤੋਂ ਨਹੀਂ ਬਲਕਿ 28 ਫਰਵਰੀ 1929 ਇਸ ਦਾ ਉਦਘਾਟਨ ਮਹਾਤਮਾ ਗਾਂਧੀ ਤੋਂ ਕਰਵਾਇਆ ਅਤੇ ਸਭ ਤੋਂ ਵੱਡੀ ਮਜ਼ੇ ਦੀ ਗੱਲ ਹੈ ਉਸ ਉਦਘਾਟਨ ਸਮਾਰੋਹ ਵਿੱਚ ਉਸ ਭਾਸ਼ਣ ਵਿੱਚ ਪੂਜਨੀਕ ਬਾਪੂ ਨੇ ਕਿਹਾ ਸੀ ਕਿ ਸਰਦਾਰ ਪਟੇਲ ਦੇ ਆਉਣ ਤੋਂ ਬਾਅਦ ਅਹਿਮਦਾਬਾਦ ਨਗਰਪਾਲਿਕਾ ਨੂੰ ਨਾ ਸਿਰਫ਼ ਇੱਕ ਵਿਅਕਤੀ ਮਿਲਿਆ ਹੈ ਬਲਕਿ ਉਸ ਨੂੰ ਉਹ ਹਿੰਮਤ ਵੀ ਮਿਲੀ ਹੈ ਜਿਸ ਦੇ ਕਾਰਨ ਤਿਲਕ ਜੀ ਦੇ ਬੁੱਤ ਦਾ ਨਿਰਮਾਣ ਸੰਭਵ ਹੋ ਪਾਇਆ ਹੈ

ਸਰਫਰੋਸ਼ੀ ਕੀ ਤਮਨਾ ਅਬ ਹਮਾਰੇ ਦਿਲ ਮੇ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏਕਾਤਿਲ ਮੇਂ ਹੈ

ਮੇਰੇ ਪਿਆਰੇ ਦੇਸ਼ ਵਾਸੀਓ ਅਗਸਤ ਮਹੀਨਾ ਇਤਿਹਾਸ ਦੀਆਂ ਅਨੇਕਾਂ ਘਟਨਾਵਾਂ ਉਤਸਵਾਂ ਦੀ ਭਰਮਾਰ ਨਾਲ ਭਰਿਆ ਰਹਿੰਦਾ ਹੈ ਲੇਕਿਨ ਮੌਸਮ ਦੇ ਕਾਰਨ ਕਦੇਕਦੇ ਬਿਮਾਰੀ ਵੀ ਘਰ ਵਿੱਚ ਦਾਖ਼ਲ ਹੋ ਜਾਂਦੀ ਹੈ ਮੈਂ ਆਪ ਸਭ ਨੂੰ ਉੱਤਮ ਸਿਹਤ ਦੇਸ਼ ਭਗਤੀ ਦੀ ਪ੍ਰੇਰਨਾ ਜਗਾਉਣ ਵਾਲੇ ਇਸ ਅਗਸਤ ਮਹੀਨੇ ਲਈ ਅਤੇ ਸਦੀਆਂ ਤੋਂ ਚਲੇ ਆ ਰਹੇ ਅਨੇਕਾਂ ਉਤਸਵਾਂ ਲਈ ਬਹੁਤਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਫਿਰ ਇੱਕ ਵਾਰ ਮਨ ਕੀ ਬਾਤ ਲਈ ਜ਼ਰੂਰ ਮਿਲਾਂਗੇ
ਬਹੁਤਬਹੁਤ ਧੰਨਵਾਦ